ਤੇ ਇੱਥੇ ਜਿਹੜੀ ਪਬਲਿਕ ਆ ਪਬਲਿਕ ਖੜੀ ਹੋਈ ਨਜ਼ਰ ਆ ਰਹੀ ਆ ਤੇ ਬਹੁਤ ਹੀ ਸੋਹਣਾ ਇੱਥੇ ਦਾ ਮਾਹੌਲ ਆ।

ਇਸ ਫੋਟੋ ਦੇ ਵਿੱਚ ਵਿਊ ਵੇਖਣ ਨੂੰ ਮਿਲ ਰਿਹਾ ਵਾ ਜਿਹੜੀ ਗੱਡੀ ਹੈ ਨਾ ਗੱਡੀ ਦਾ ਕਹਿ ਲਓ ਪੂਰਾ ਪਿੰਜਰ ਹੀ ਖੋਲਿਆ ਹੋਇਆ ਵਾ।

ਤੇ ਬਹੁਤ ਸਾਰਾ ਸਮਾਨ ਜਿਹਾ ਪਿਆ ਹੋਇਆ ਵਾ। ਦੇਖ ਸਕਦੇ ਆਂ ਸਾਈਡਾਂ ਤੇ ਆਲੇ ਦੁਆਲੇ ਸਮਾਨ ਜਿਹਾ ਰੱਖਿਆ ਹੋਇਆ ਵਾ।

ਜਿਹੜਾ ਮੇਲਾ ਲੱਗਾ ਹੋਇਆ ਵਾ ਤੇ ਮੇਲੇ ਦੇ ਵਿੱਚ ਜਿਹੜੀ ਪਬਲਿਕ ਆ ਪਬਲਿਕ ਘੁੰਮ ਰਹੀ ਆ।

ਇਸ ਫੋਟੋ ਦੇ ਵਿੱਚ ਜਿਹੜਾ ਵਿਊ ਆ ਇੱਕ ਕੰਪਨੀ ਦਾ ਵਿਊ ਨਜ਼ਰ ਆ ਰਿਹਾ ਵਾ।

ਕਿੰਨਾ ਹੀ ਪਿਆਰਾ ਮਾਹੌਲ ਆ ਇਥੇ ਦਾ ਜਿਹੜਾ ਵਾਤਾਵਰਨ ਆ ਬਹੁਤ ਹੀ ਵਧੀਆ ਹੈਗਾ ਵਾ।

ਇਹ ਇੱਕ ਚਰਚ ਦਾ ਵਿਊ ਨਜ਼ਰ ਆ ਰਿਹਾ ਵਾ ਦੇਖ ਸਕਦੇ ਹਾਂ ਹੈ ਨਾ ਚਰਚ ਦੇ ਬਾਹਰ ਪਬਲਿਕ ਖੜੀ ਹੋਈ ਆ।

ਤੇ ਇਥੋਂ ਆਪਾਂ ਨੂੰ ਖਾਣ ਨੂੰ ਮਿਲ ਸਕਦਾ ਵਾ ਮਕਰੋਨੀ ਸਮੋਸੇ ਨਿਊਡਲ ਸਮੋਸਾ ਅਫਗਾਨੀ ਸਮੋਸਾ ਆਲੂ ਸਮੋਸਾ ।

ਤੇ ਹੈਪੀ ਕੈਟਰਸ ਮੋਬਾਈਲ ਨੰਬਰ ਹੈਗਾ ਨੜਿੰਨਵੇਂ ਇੱਕ ਤਰਤਾਲੀ ਛੇਆਹਟ ਚਾਰ ਸਪੰਜਾ।

ਇਸ ਫ਼ੋਟੋ ਦੇ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਵਾ ਇਹ ਹੈਗਾ ਮੋਰਨਿੰਗ ਟਾਈਮ ਦਾ ਕੀ ਬੋਇਸ ਤੇ ਗਰਲਸ ਆ ਜਿਹੜੇ ਮੋਰਨਿੰਗ ਟਾਈਮ ਵਾਲਕ ਕਰਨ ਜਾ ਰਹੇ ਹੈ ਨਾ।

ਇਸ ਫੋਟੋ ਦੇ ਵਿੱਚ ਜਿਹੜਾ ਵਿਊ ਦੇਖਣ ਨੂੰ ਮਿਲ ਰਿਹਾ ਵਾ ਕਿ ਪਲੇਟ ਦੇ ਵਿੱਚ ਡੋਸਾ ਪਿਆ ਹੋਇਆ ਵਾ।

ਤੇ ਬਹੁਤ ਹੀ ਵਧੀਆ ਮਾਹੌਲ ਆ ਬਰਾਤੀ ਖੜੇ ਹੋਏ ਆ ਵਿਆਹ ਦੇ ਮਾਹੌਲ ਨੂੰ ਇੰਜੋਏ ਕਰਦੇ ਪਏ ਆ ਬਹੁਤ ਹੀ ਵਧੀਆ ਵਿਊ ਆ ਇੱਥੇ ਦਾ।

ਏਸ ਫ਼ੋਟੋ ਦੇ ਵਿੱਚ ਅਸੀ ਦੇਖ ਸਕਦੇ ਆਂ ਕਿ ਇੱਕ ਹੇਅਰ ਕਟਿੰਗ ਸ਼ੌਪ ਦਾ ਵਿਊ ਹੈਗਾ ਵਾ।